ਤੁਹਾਨੂੰ ਬਾਹਰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਏਗੀ ਖੱਜ਼ਲ ਖਰਾਬ ਤੁਹਾਨੂੰ ਅਸੀਂ ਨਹੀਂ ਹੋਣ ਦਵਾਂਗੇ ਤੁਸੀਂ ਇਸ ਚੀਜ਼ ਦੀ ਫਿਕਰ ਨਾ ਕਰੋ ਅੱਛਾ mam actually mam ਉਹਨਾ ਨੂੰ sugar ਵੀ ਹੈ ਤੇ sugar ਲਈ ਵੀ ਉੱਥੇ ਹੀ ਕੋਈ ਡਾਕਟਰ ਹੋਰ ਹੋਣਗੇ ਕੀ ਜੋ ਮੈਂ ਉੱਥੋ ਹੀ ਉਹਨਾ ਦਾ ਇਲਾਜ਼ ਕਰਾ ਪਾਵਾਂ hospital ਦੇ ਅੰਦਰ ਹਾਂਜੀ mam ਸਾਡਾ multi speciality hospital ਏ

dialectologist ਸਾਡੇ ਕੋਲ ਬਹੁਤ ਅੱਛੇ ਨੇ ਡਾਕਟਰ ਸੰਜੀਵ ਜੈਨ ਨੇ

in fact online ਵੀ ਉਹਨਾ ਬਾਰੇ ਪੜ੍ਹ ਸਕਦੇ ਓ ਅਗਰ ਤੁਹਾਨੂੰ ਕੋਈ ਵੀ doubt ਹੈ he is a very very good dialectologist and ਅਹ

ਅਹ ਉਹਨਾ ਦੀ ਕਿਸ time ਹੋਏਗੀ ਅਹ mam ਮੈਂ just ਇੱਕ ਵਾਰੀ check ਕ਼ਰ ਦਿੰਨੀ ਆ ਮੈਂ ਕੋਸ਼ਿਸ਼ ਕਰਦੀ ਆ ਕੀ ਤੁਹਾਨੂੰ ਮੈਂ ਅੱਗੇ ਪਿੱਛੇ ਈ ਦਵਾਂ ਤਾਂ ਕੀ ਤੁਹਾਡਾ ਵੀ time ਜਿਹੜਾ ਏ ਉਹ waste ਨਾ ਹੋਵੇ

mam ਉਹਨਾ ਦੀ appointment five thirty ਦੀ available ਏ i think ਉਹ ਤੁਹਾਡਾ ਤੁਹਾਨੂੰ suit ਵੀ ਕਰੇਗਾ because ਉਧਰ ਵੀ ਤੁਹਾਨੂੰ ਅੱਧਾ ਘੰਟਾ ਆਰਾਮ ਨਾਲ ਮਿਲ ਜਾਏਗਾ ਤੁਸੀਂ ਕਹਿ ਰਹੇ ਹੋ ਕਾਫੀ ਲੰਬੀ history ਏ ਤੁਸੀਂ ਤੁਹਾਨੂੰ ਉਹਨਾ ਦਾ ਖੁੱਲਾ time ਚਾਹੀਦਾ

in fact by chance ਅੱਗੋ sir ਦੀ ਵੀ ਕੋਈ appointment ਆ ਸੱਚ ਬੁੱਕ ਨਹੀਂ ਏ

mam ਉਹਨਾ ਦੇ four hundred ਨੇ ਜੀ

ਅਹ ਉਹ ਉਹਨਾ ਦੇ ਵੀ one week ਵਿੱਚ two time ਅਸੀਂ consult ਕਰ ਸਕਦੇ ਆ ਹਾਂਜੀ mam ਇਹ actually ਸਾਡੀ overall hospital ਦੀ blanket policy ਏ ਇਹ ਕਿਸੇ specific ਡਾਕਟਰ ਦਾ ਅਹ ਨਾਲ related ਨਹੀਂ ਹੈ ਇਸ hospital ਵਿੱਚ ਤੁਸੀਂ ਜਿਹੜੇ ਮਰਜੀ ਡਾਕਟਰ ਨੂੰ ਦਿਖਾਓ one week ਦੇ ਅੰਦਰ ਜੇ ਤੁਸੀਂ ਦੁਬਾਰਾ consultation ਲਈ ਆਂਦੇ ਓ ਤੇ ਉਹ chargeable ਨਹੀਂ ਹੋਏਗੀ

ਅਹ mam ਅਹ ਮੈਂ ਨਾ ਅਹ ਉਹਨਾ ਨੂੰ ਡਾਕਟਰ ਨੇ ਕਿਹਾ ਸੀ ECO ਉਹਨਾ ਦੀ ਕਰਾਣ ਲਈ ਪਹਿਲੇ ਤੇ ਜੇ ਅਗਰ ਤੁਸੀਂ ਅਹ ਕਰਦੇ ਓ refer ਕਰਦੇ ਓ ਜਾਂ ਜਿੱਦਾਂ ਮੈਂ ਉਹਨਾ ਦੀ ਅੱਜ ਆ ਕੇ ECO ਕਰਵਾ ਜਾਵਾਂ ਜਾਂ ਕੱਲ ਹੀ ECO ਹੋਏਗੀ ਪਹਿਲੇ ਉਹਨਾ ਦੀ

because ਤੁਹਾਨੂੰ already ਕਿਸੇ cardiologist ਨੇ ਇਹ refer ਕੀਤਾ ਹੋਇਆ ECO ਵਾਸਤੇ

ਤੁਸੀਂ ਕੱਲ ਅਹ ਡਾਕਟਰ ਅਭਿਨਵ ਨੂੰ ਦਿਖਾ ਸਕਦੇ ਓ

ਅਗਰ ਤੁਸੀਂ ਡਾਕਟਰ ਅਭਿਨਵ ਨੂੰ ਦਿਖਾ ਹੀ ਰਹੇ ਹੋ and ਅਗਰ ਉਹ ਤੁਹਾਨੂੰ recommend ਕਰਦੇ ਨੇ ECO ਵਾਸਤੇ ਫਿਰ ਤੁਸੀਂ ECO ਲਈ ਜਾ ਸਕਦੇ ਓ ਅਗਰ ਉਹ ਕਹਿੰਦੇ ਕੇ ਨਹੀਂ ਜ਼ਰੂਰਤ ਫ਼ਿਰ ਉਹ ਤੁਹਾਡੀ ਮਰਜੀ ਏ

ਅਗਰ ਤੁਸੀਂ ਅੱਜ ਹੀ ECO ਕਰਾਣਾ ਚਾਹੰਦੇ ਓ by all means ਤੁਸੀਂ ਆ ਸਕਦੇ ਓ ਅਗਰ ਤੁਸੀਂ ਕੱਲ ਵੀ ਕਰਾਉ sir ਨੂੰ ਦਿਖਾਣ ਤੋਂ ਬਾਅਦ ਮਤਲਬ ਅਗਰ ਉਹ ਤੁਹਾਨੂੰ refer ਕਰਦੇ ECO ਵਾਸਤੇ

ਵੀ ਤੁਸੀਂ ਕੱਲ ਕਰਾ ਕੇ ਨਾਲ ਹੀ ਉਹਨਾ ਨੂੰ ਦੁਬਾਰਾ report ਜਿਹੜਾ ਏ ਉਹ ਉਹਨਾ ਕੋਲ automatically ਸਾਡੇ ਕੋਲ actually tele medicines ਹੈ ਤੇ ਉਹ ਸਾਡੇ packs ਦੇ through ਉਹਨਾ ਦੇ ਕੋਲ automatically ਪੋਹੁੰਚ ਜਾਏਗੀ and if you are in the hospital still

ਕੇ mostly ਤੁਸੀਂ ਹੋਵੋਗੇ because ਤੁਸੀਂ ਡਾਕਟਰ ਸੰਜੀਵ ਜੈਨ ਨੂੰ ਹੀ ਦਿਖਾ ਰਹੇ ਹੋ

ਤੁਸੀਂ ਉਹਨਾ ਨਾਲ ਦੁਬਾਰਾ ਉਹ ECO ਦੀ report ਜਿਹੜੀ ਏ ਉਹ discuss ਕਰ ਸਕਦੇ ਓ ਵਿੱਚ

i think ਤੁਹਾਨੂੰ ਉਹ ਜਿਆਦਾ beneficial ਰਹੇਗਾ because ਤੁਹਾਨੂੰ ਇੱਕ ਤੇ ਇਹ ਵੀ ਪਤਾ ਲੱਗਜੇਗਾ ਕਿ ECO ਦੀ ਜ਼ਰੂਰਤ ਹੈ ਕੇ ਨਹੀਂ ਤੇ ਦੂਸਰੀ ਚੀਜ਼ ਅਗਰ ਹੈ ਤੇ ਨਾਲ ਦੇ ਨਾਲ ਹੀ ਤੁਹਾਡੀ report ਵੀ discuss ਹੋਜੇਗੀ ਤੁਹਾਨੂੰ ਦੁਬਾਰਾ ਚੱਕਰ ਨੀ ਮਾਰਨਾ ਪਏਗਾ ਹਾਂ ਹਾਂਜੀ ਇਹ mam better ਲੱਗ ਰਿਹਾ ਮੈਨੂੰ ਜਿਸ ਤਰ੍ਹਾਂ ਕੀ ਮੈਂ ਕੱਲ ਆਵਾਂ ਪੰਜ ਵਜੇ ਨਾਲ ਆ ਜਾਵਾਂ ਤੇ ਡਾਕਟਰ ਸਾਹਿਬ ਨੂੰ ਦਿਖਾ ਕੇ ਤੇ recommend ਕਰਨ ਤਦ ਮੈਂ ਕਰਾਲਾ ਉਹ ਜਿਆਦਾ better ਲੱਗ ਰਿਹਾ ਮੈਂਨੂੰ ਤੁਹਾਡਾ

ਤੁਹਾਡੇ ਨਹੀਂ ਤੇ ਦੋ ਚੱਕਰ ਲੱਗਣਗੇ ਪਹਿਲਾਂ ਤੁਸੀਂ ਅੱਜ ਆਉਗੇ ECO

ਲਈ ਫੇਰ ਤੁਸੀਂ ਕੱਲ ਦੁਬਾਰਾ ਆਓਗੇ sir ਨੂੰ ਦਿਖਾਉਣ ਵਾਸਤੇ

ਇੱਥੇ ਮੈਨੂੰ ਜੋ ਮੈਂਨੂੰ ਲੱਗਦਾ ਮਤਲਬ ਮੈਂ ਤੁਹਾਨੂੰ ਅਹ

ਹਾਂਜੀ ਹਾਂਜੀ ਤੇ ECO ਦੀ fees ਦੱਸ ਸਕਦੇ ਓ actually ਮੈਂ ਅਹ ਬਾਹਰੋ ਆਈ ਵਈ ਆ ਮੈਂ ਕੋਸ਼ਿਸ ਕ਼ਰ ਰਹੀ ਆ ਕੀ ਮੈਨੂੰ ਪਤਾ ਚੱਲ ਜੇ ਕਿੰਨੇ mam ਮੇਰੇ ਮਤਲਬ ਕੱਲ ਖ਼ਰਚਾ ਹੁੰਦਾ ਮੈਂ ਉਸ ਹਿਸਾਬ ਤੇ money ਆਪਣੀ ਨਾਲ ਲੈ ਕੇ ਆਵਾਂ ECO ਦੀ ਮੈਨੂੰ ਦੱਸ ਸਕਦੇ ਓ ਇੱਥੇ ਕਿੰਨਾ ਕਿੰਨਾ ਕੁ ਹੈਗੇ charges mam ECO ਦਾ five hundred rupees ਲੈਂਦੇ ਨੇ

ਤੇ report ਕਿੰਨੀ ਦੇਰ ਤੱਕ ਮਿਲ ਜਾਂਦੀ ਏ ECO ਦੀ mam report ਹੱਥੋ ਹੱਥੀ ਮਿਲ ਜਾਏਗੀ ਹਾਂਜੀ ਹਾਂਜੀ ਠੀਕ ਏ

mam ਸਾਡੇ ਕੋਲ ਇੱਥੇ ਹੀ pharmacy ਹੈਗੀ ਏ ਤੁਹਾਨੂੰ

medicines ਉੱਥੋ ਮਿਲ ਹਾਂਜੀ ਤੁਹਾਨੂੰ ਸਾਰੀਆਂ medicines ਉੱਥੋ ਮਿਲ ਜਾਣਗੀਆ but

ਕਿਸੇ ਵੀ patient ਨੂੰ force ਨਹੀਂ ਕਰਦੇ ਅਗਰ ਤੁਸੀਂ medicines ਇੱਥੋ ਲੈਣਾ ਚਾਹੁੰਦੇ ਓ ਤਾਂ ਤੁਸੀਂ ਇੱਥੋ ਲੈ ਸਕਦੇ ਓ ਅਗਰ ਤੁਹਾਡੇ ਬਾਹਰ ਕੋਈ contacts ਹੈ ਨੇ ਜਿੱਥੋ ਤੁਸੀਂ medicines ਲੈਣਾ ਚਾਹੁੰਦੇ ਓ ਤੁਸੀਂ ਉੱਥੋ ਵੀ ਲੈ ਸਕਦੇ ਓ but ਸਾਡੇ ਕੋਲ ਇੱਥੇ available ਹੈ ਸਾਰੀਆਂ facilities ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ okay mam thank you mam ਅਹ ਤੁਸੀਂ ਬਹੁਤ cooperate ਕੀਤਾ ਮੈਂਨੂੰ ਇੰਨਾ time ਦਿੱਤਾ

patient ਦਾ ਨਾਮ ਤੇ ਉਮਰ ਦੱਸ ਦਿਉਗੇ ਹਾਂਜੀ ਹਾਂਜੀ patient ਦਾ ਨਾਮ ਏ ਤਿਰਲੋਚਨ ਸਿੰਘ ਤਿਰਲੋਚਨ tri

ਉਹਨਾ ਦੀ ਉਮਰ ਹੈਗੀ ਏ forty five years forty five years male ਠੀਕ ਏ ਜੀ

ਤੁਹਾਡੀ ਡਾਕਟਰ ਅਭਿਨਵ ਗੁਪਤਾ ਨਾਲ ਤਿਰਲੋਚਨ ਸਿੰਘ forty five year old

ਅਹ four five o clock ਦੀ appointment

ਏ ਜੀ ਅਗਰ by chance ਵਿੱਚੋ TWO D ECO ਕਰਾਣਾ ਪਿਆ ਤੇ ਉਹ ਫ਼ਿਰ ਸਾਡੀ team ਦੇ ਹੀ members ਹੈਗੇ ਨੇ ਉਹ ਤੁਹਾਡੀ ਪੂਰੀ help ਕ਼ਰ ਦੇਣਗੇ ਤੁਹਾਨੂੰ

guide ਕ਼ਰ ਦੇਣਗੇ ਨਾਲ ਤੁਹਾਡੇ ਜਾਣਗੇ and ਪੂਰਾ ਤੁਹਾਡਾ ਸਾਰਾ ਕੁੱਝ ਹੋ ਜਾਏਗਾ

ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹਵਾਂਗੀ ਅਗਰ by chance ਤੁਸੀਂ appointment ਇਹਨਾ ਵਿੱਚੋ ਕੋਈ ਵੀ cancel ਕਰਾਣਾ ਚਾਹੁੰਦੇ ਓ due to any reason

ਸਾਨੂੰ ਘੱਟ ਤੋਂ ਘੱਟ half an hour ਪਹਿਲਾਂ inform ਕ਼ਰ ਦੇਣਾ

ਅਹ ਜੀ ਤੁਸੀਂ ਅਗਰ model town ਤੋਂ ਆ ਰਹੇ ਹੋ ਤੇ ਤੁਹਾਨੂੰ right hand side ਵਾਲੇ ਪਾਸੋ ਆਣਾ ਪਏਗਾ

right hand side ਠੀਕ ਏ

ਕੁੱਝ mark ਦੱਸੋਗੇ ਕੋਈ land mark ਕੁੱਝ ਅਹ

ਹਾਂਜੀ ਹਾਂਜੀ ਸਾਡੇ hospital ਦੇ ਬਿਲਕੁਲ ਨਾਲ Christ memorial church ਏ

ਉਹ ਕਾਫੀ famous ਏ ਤੁਸੀਂ ਜਿਹਦੇ ਕੋਲੋਂ ਮਰਜ਼ੀ ਪੁੱਛ ਸਕਦੇ ਓ ਵੈਸੇ ਤੇ ਜਦੋਂ ਤੁਸੀਂ GPS ਖੋਲੋਗੇ ਅਗਰ ਉਹਦੇ ਵਿੱਚ ਅਗਰ directly JP hospital ਪਾਓ ਜਾਂ Christ memorial church ਪਾਓ ਕੁੱਝ ਵੀ ਪਾਉਗੇ ਤੇ ਤੁਹਾਨੂੰ ਉਹ ਬਿਲਕੁਲ location ਤੇ ਲੈ ਆਏਗਾ ਦੋਨੋ ਚੀਜ਼ਾ ਉਹਦੇ ਵਿੱਚ marked ਹਨ ਜਿਹੜਾ ਮਰਜੀ ਤੁਸੀਂ ਪਾ ਲੈਣਾ ਤੁਸੀਂ ਬਿਲਕੁਲ location ਤੇ ਪਹੁੰਚ ਜਾਓਗੇ mam ਅਹ by auto ਆਈਏ ਜਾਂ by bus buses ਆਂਦੀਆਂ ਜਾਂ auto ਆਂਦੇ ਨੇ ਉੱਧਰ ਅਹ mam ਇੱਥੇ bus ਆਂਦੀ ਏ but ਬਿਲਕੁਲ hospital ਦੇ ਅੱਗੇ ਨਹੀਂ ਰੁਕੇਗੀ

ਤੋਂ almost ਅੱਧਾ ਕਿਲੋਮੀਟਰ ਦੂਰ ਇੱਕ bus stand ਏ ਉਹ ਉੱਥੇ ਹੀ bus ਰੁਕਦੀ ਹੈ bus hospital ਦੇ ਅੱਗੇ ਨਹੀਂ ਰੁਕਦੀ

ਸੋ ਅਹ ਅਗਰ ਤੁਹਾਡੇ husband ਚੱਲ ਸਕਣਗੇ ਤੇ ਫੇਰ ਤੁਸੀਂ ਬੇਸ਼ਕ bus ਤੇ ਆ ਜਾਣਾ ਨਹੀਂ ਤੇ actually autos ਜਿਆਦਾ comfortable ਰਹੇਗਾ but last decision obviously ਤੁਹਾਡਾ ਏ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ

ਚਲਣ ਲਈ ਮਨਾ ਕੀਤਾ ਏ ਨਾ ਤੇ ਫੇਰ auto ਹੀ better ਲੱਗ ਜਾਂਦਾ auto

ਹਾਂਜੀ auto ਫ਼ਿਰ ਤੁਹਾਨੂੰ better ਰਹੇਗਾ

ਅਗਰ ਕੋਈ diabetes ਨਾਲ related ਹਨ ਜੋ ਵੀ heart ਨਾਲ related ਹਨ ਉਹ please ਆਪਣੇ ਸਾਰੇ ਪੁਰਾਣੇ records ਲੈ ਕੇ ਆਣਾ ਤਾਂ ਜੋ ਤੁਸੀਂ ਉਹ ਡਾਕਟਰ ਸਾਹਿਬ ਨੂੰ ਦਿਖਾ ਸਕੋ

clarity ਹੋ ਜਾਏਗੀ ਉਹਨਾ ਨੂੰ ਵੀ ਜਿਆਦਾ clarity ਹੋਏਗੀ and ਤੁਹਾਨੂੰ ਵੀ ਜਿਹੜੇ ਉਹ values ਜਿਹੜੇ properly ਤੁਸੀਂ ਦਿਖਾ ਪਾਉਗੇ ਉਹਨਾ ਨੂੰ actually mam ਮੇਰੇ ਕੋਲ ਇਹਨਾ ਦੇ reports ਮੈਂ ਦਸ ਦਿਨ ਪਹਿਲੇ test ਕਰਾਏ ਸੀ ਤੇ ਜੇ ਤੁਸੀਂ ਮੈਨੂੰ ਡਾਕਟਰ ਤੋਂ ਪੁੱਛ ਕੇ ਜਾਂ ਜਿਸ ਤਰ੍ਹਾਂ ਤੁਸੀਂ ਠੀਕ ਸਮਝਦੇ ਓ ਉਹ reports ਚੱਲ ਜਾਣਗੀਆਂ ਨਾ ਜਾਂ ਉਹ ਤਾਂ ਉਹ ਤਾਂ test ਹੋਰ ਤਾਂ ਨਹੀਂ ਕਰਾਣੇ ਪੈਣਗੇ ਉਹ ਵਾਲੇ test ਚੱਲ ਜਾਣਗੇ

ਦਸ ਦਿਨ ਪਹਿਲਾਂ ਦੇ reports ਤੇ ਚੱਲ ਜਾਣਗੇ ਪਰ ਬਾਕੀ ਉਹਨਾ ਦੇ examination ਤੇ depend ਕਰੇਗਾ ਜੋ ਵੀ ਉਹ examine ਕਰਨਗੇ ਅਗਰ ਉਹਨਾ ਨੂੰ ਕੋਈ ਲੱਗੇਗਾ ਕੀ repeat ਕਰਨ ਵਾਲਾ ਏ ਤੇ ਉਹ ਤੁਹਾਨੂੰ ਦੱਸ ਦੇਣ ਗੇ or ਤੁਹਾਨੂੰ ਉਹਦਾ reason ਦੱਸਿਆ ਜਾਏਗਾ ਕੀ ਕਿਉਂ repeat ਕਰਨਾ ਤੁਸੀਂ ਉਸ ਚੀਜ਼ ਦੀ ਫਿਕਰ ਨਾ ਕਰੋ ਬਹੁਤ genuine ਨੇ ਕੱਲ ਦੋਨੋ doctors ਜਿਹਨਾ ਨੂੰ ਤੁਸੀਂ ਮਿਲਣਾ ਬਹੁਤ ਜਿਆਦਾ genuine ਨੇ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਓ ਉਹਨਾ ਬਾਰੇ ਤੇ ਉਹ and ਜੋ ਵੀ ਹੋਣਾ ਹੋਏਗਾ ਤੁਹਾਨੂੰ ਇੱਥੇ ਹੀ ਮਿਲ ਜਾਏਗਾ

thank thank you mam ਇੰਨੀ information ਲਈਏ

ਤੋਂ thanks thanks a lots

ਅਸੀਂ ਬੱਸ ਮੈਂ ਬੱਚਿਆਂ ਦੇ ਹੁਣ result ਆ ਗਏ ਨੇ ਬੱਚਿਆਂ ਦੀਆਂ ਅਡਮੀਸ਼ਨਾ ਕਰਵਾਣੀਆਂ ਨੇ ਤੇ ਬੱਸ ਉਹਦੀ ਤਿਆਰੀ ਏ ਹੁਣ ਬੱਚਿਆਂ ਦੇ bag ਬੂਗ ਲਿਆਣੇ ਨਵੀਆਂ ਡਰੇਸਾ ਲੈ ਕੇ ਆਵਾ ਗੇ ਹਨਾ ਨਵੇ shoes ਲਿਆਵਾਂਗੇ

ਤੇ ਉਹ ਉਹਦੇ ਬਾਰੇ ਈ ਬੱਸ discuss ਚੱਲ ਰਹੀ ਸੀ ਸੋਚ ਰਹੇ ਸੀ school ਵੀ ਨਾ ਪਤਾ ਕੀ ਏ competition ਚੱਲਿਆ ਪਿਆ ਹੁਣ ਤਾਂ

ਤੇ private ਸਕੂਲਾਂ ਚ ਲਾਲੋ ਤਾਂ ਪੜ੍ਹਾਈ ਹੈ ਨੀ ਵੈਸੇ ਕਹਿੰਦੇ ਫੇਰ ਅੱਗੋ ਟਿਊਸ਼ਨਾ ਲਾਣੀਆਂ ਪੈਂਦੀਆਂ ਬੱਚਿਆਂ ਨੂੰ

ਕਹਿੰਦੇ ਜਿਹੜੇ ਅਮੀਰ ਹੁੰਦੇ ਏ ਉਹ ਤਾਂ ਬੜੇ ਬੜੇ ਸਕੂਲਾ ਚ ਪਾ ਦਿੰਦੇ ਏ ਬੱਚੇ ਨੂੰ ਨਾ

ਹੁਣ ਜੇ ਗਰੀਬ ਏ ਬੰਦਾ ਉਹ ਕਹਿੰਦੇ ਸਰਕਾਰੀ ਸਕੂਲਾ ਚ ਪਾਉਗਾ ਨਹੀਂ ਵੈਸੇ ਜੇ ਸੋਚਿਆਂ ਜਾਵੇ ਤਾਂ ਹੁਣ ਸਰਕਾਰੀ ਸਕੂਲਾ ਦਾ ਵੀ ਮਾਹੋਲ ਬਹੁਤ ਵਧੀਆ ਹੋਗਿਆ ਲੋਕ ਨਾ ਕਈ ਲੋਕ ਤਾਂ ਇਹੀ ਸੋਚਦੇ ਨੇ ਕੇ ਹੁਣ ਹਟਾ ਕੇ ਬੱਚਿਆਂ ਨੂੰ ਨਾ ਤਾ ਆਪਾਂ ਸਰਕਾਰੀ ਸਕੂਲਾ ਚ ਲਗਾਇਆ ਜਾਵੇ ਤੇ ਸਰਕਾਰੀ school ਵਧੀਆ ਹੁਣ teacher ਵੀ ਵਧੀਆ ਪੜੇ ਲਿੱਖੇ ਰੱਖ ਰਹੇ ਨੇ